ਯਾ ਯੂਰੀਨ ਟੈਸਟ ਵਗੈਰਾ ਜੋ ਵੀ ਸਾਡੇ ਮੈਡੀਕਲ ਇਸ਼ੂਜ ਰਹਿੰਦੇ ਆ ਉਹ ਸੋਲਵ ਕੀਤੇ ਜਾਂਦੇ ਨੇ।

ਕਾਰ ਦੇ ਕੋਲ ਇੱਕ ਖੰਬਾ ਵੀ ਹੈਗਾ ਬਿਜਲੀ ਦਾ ਖੰਬਾ ਕਹਿ ਸਕਦੇ ਹੋ ਕਿ ਟੋਲ ਵਾਲਾ ਖੰਬਾ ਪਤਾ ਨਹੀਂ ਮੈਨੂੰ ਐਗਜੈਕਟਲੀ ਨਹੀਂ ਪਤਾ।

ਇਹ ਕਿਸੀ ਹਾਲ ਜਾ ਕਿਸੀ ਆਡੀਟੋਰੀਅਮ ਦਾ ਸੀਨ ਹੈ।

ਅੱਸੀ ਵੇਖ ਸਕਦੇ ਹਾਂ ਸਾਡੀ ਸਾਹਮਨੇ ਦੀ ਦਿਵਾਰ ਤੇ ਕਾਫੀ ਸਾਰੀ--

ਦੇ ਪਿੱਛੇ ਬਹੁਤ ਹੀ ਘਣਾ ਜੰਗਲ ਸਾਨੂੰ ਪ੍ਰਤੀਤ ਹੋ ਰਿਹਾ ਹੈ ਬਹੁਤ ਹੀ ਮਨਭਾਵਕ ਬਹੁਤ ਹੀ ਮਨਮੋਹਕ ਦ੍ਰਿਸ਼ ਹੈ।

ਇਸ ਸ਼ੋਪਿੰਗ ਮਾਲ ਦੇ ਅਸੀਂ ਆ ਕੇ ਆਪਣੀ ਪਸੰਦ ਦਾ ਸਮਾਨ ਕੱਪੜੇ ਕੁੱਛ ਵੀ --

ਅ ਸ਼ਾਕਾਹਾਰੀ ਖਾਨਾ ਦੋਨੋਂ ਤਰ੍ਹਾਂ ਦਾ ਖਾਨਾ ਇਥੇ ਮਿਲਦਾ ਹੈ ਹੋਟਲ ਦੇ ਸਾਹਮਣੇ ਭੀੜ ਲੱਗੀ ਹੋਈ ਹੈ।

ਮਸ਼ੀਨ ਮਸ਼ੀਨ ਦੇ ਨਾਲ ਨਾਲ ਹੈਂਗਰ ਵਿੱਚ ਇੱਕ ਕੈਂਚੀ ਜਿਹੜੀ ਅੱਧੀ ਲਟਕੀ ਹੋਈ ਹੈ।

ਇਹ ਤਸਵੀਰ ਇਕ ਲੈਬ ਜਾਂ ਇੱਕ ਐਗਜਾਮਿਨ ਮਸ਼ੀਨ ਦੀ ਹੈ ਜਿਹਦੇ ਵਿੱਚ--

ਢੇਰ ਸਾਰੇ ਪਿੰਜਰੇ ਰੱਖੇ ਹੋਏ ਨੇ ਪਿੰਜਰਿਆਂ ਵਿੱਚ ਕਬੂਤਰ ਜੋ ਸਫੇਦ ਕਲਰ ਦੇ ਤੇ ਨਾਲੇ ਰੰਗ ਬਿਰੰਗੇ ਕਬੂਤਰ ਹੈਗੇ ਨੇ।

ਜੋ ਸਮਾਨ ਉਹਦੇ ਪਾਰਟ ਨੂੰ ਰੱਖਣ ਦੇ ਕੰਮ ਆਉਣ ਗਏ ਵੱਡੀ ਵੱਡੀ ਪਾਈਪਾਂ ਲੱਗੀਆਂ ਹੋਈਆਂ ਨੇ --

ਜਿਥੇ ਕਿਸੀ ਪੂਜਾ ਜਾਂ ਕਿਸੀ ਫੰਕਸ਼ਨ ਜਾਂ ਕਿਸੀ ਸੈਮੀਨਾਰ ਜਾ ਸਤਸੰਗ ਦਾ ਅਰੇਂਜਮੈਂਟ --

ਕੀਤਾ ਗਿਆ ਹੈ ਤੁਸੀ ਵੇਖ ਸਕਦੇ ਹੋ ਹੋਲ ਯਾਂ ਆਡੀਟੋਰੀਅਮ ਦੇ ਸਾਹਮਣੇ--

ਅਸੀਂ ਵੇਖ ਸਕਦੇ ਹਾਂ ਸਾਡੇ ਸਾਹਮਣੇ ਵਾਲੇ ਚਿੱਤਰ ਵਿੱਚ --

ਅਸੀ ਵੇਖ ਸਕਦੇ ਹਾਂ ਚਿੱਤ ਵਿੱਚ ਇੱਕ ਇਨਸਾਨ ਦਾ ਹੱਥ ਨਜ਼ਰ ਆ ਰਿਹਾ ਹੈ।

ਇਸ ਕਿਸੀ ਵੱਡੀ ਹੀ ਫੈਕਟਰੀ ਦਾ ਇਹ ਨਜ਼ਾਰਾ ਅਸੀਂ ਦੇਖ ਰਹੇ ਆ ਆਪਣੀਆਂ ਅੱਖਾਂ ਦੇ ਸਾਹਮਣੇ --